C ਅਤੇ C ਵਿਚ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ
ਈਜੀ
a ਜਿਹੜਾ ਇਕ ਪੋਸਟ ਫਿਕਸ ਇੰਕਰੀਮੈਂਟ ਅੋਪਰੇਟਰ ਹੈ
a ਜਿਹੜਾ ਇਕ ਪਰੀ ਫਿਕਸ ਇੰਕਰੀਮੈਂਟ ਅੋਪਰੇਟਰ ਹੈ
ਈਜੀ
ਏ ਇਕ ਪੋਸਟ ਫਿਕਸ ਡਿਕਰੀਮੈਂਟ ਅੋਪਰੇਟਰ ਹੈ
a ਇਕ ਪਰੀ ਫਿਕਸ ਡਿਕਰੀਮੈਂਟ ਅੋਪਰੇਟਰ ਹੈ
ਅਸੀਂ ਟਾਈਪ ਕਾਸਟਿੰਗ ਬਾਰੇ ਵੀ ਸਿੱਖਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੀ ਹਾਂ ਉਬੰਟੂ 1110
ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461 ਉਬੰਟੂ ਤੇ
ਅੋਪਰੇਟਰ ਅੋਪਰੈਂਡ ਦੀ ਮੌਜੂਦਾ ਵੈਲਯੂ ਨੂੰ ਇਕ ਨੰਬਰ ਵਧਾਉਂਦਾ ਹੈ
a ਅਤੇ a ਅਤੇ a a 1 ਬਰਾਬਰ ਹਨ
ਅੋਪਰੇਟਰ ਅੋਪਰੈਂਡ ਦੀ ਮੌਜੂਦਾ ਵੈਲਯੂ ਨੂੰ ਇਕ ਨੰਬਰ ਘਟਾਉਂਦਾ ਹੈ
ਏ ਅਤੇ a ਅਤੇ a a 1 ਬਰਾਬਰ ਹਨ
ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ
ਮੈਂ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੈ ਇਸ ਲਈ ਮੈਂ ਉਸਦਾ ਕੋਡ ਦਸਾਂਗੀ
ਇਥੇ ਸਾਡੇ ਕੋਲ C ਵਿਚ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦਾ ਕੋਡ ਹੈ
ਇਥੇ ਮੈਂ ਇਕ ਇੰਟੀਜ਼ਰ ਵੈਰੀਏਬਲ ਲਿਆ ਹੈ a ਜਿਸਦੀ ਵੈਲਯੂ 1 ਹੈ
ਇਸ ਤਰ੍ਹਾਂ ਅਸੀਂ a ਦੀ ਵੈਲਯੂ ਦੇ ਬਦਲਾਉ ਨੂੰ ਅੋਬਜ਼ਰਵ ਕਰ ਸਕਾਂਗੇ
ਇਸ ਲਈ ਇਹ ਸਾਨੂੰ ਅੋਪਰੇਟਰਸ ਦੇ ਕੰਮ ਕਰਣ ਬਾਰੇ ਇਕ ਬਿਹਤਰ ਆਈਡਿਆ ਦਿੰਦਾ ਹੈ
ਆਉ ਵੇਖੀਏ ਪੋਸਟ ਫਿਕਸ ਇੰਕਰੀਮੈਂਟ ਅੋਪਰੇਟਰ ਕਿਵੇਂ ਕੰਮ ਕਰਦਾ ਹੈ
ਇਸ ਪ੍ਰਿੰਟਫ ਸਟੇਟਮੈਂਟ ਦੀ ਆਉਟਪੁਟ 1 ਹੈ
ਵੈਲਯੂ ਬਦਲ ਨਹੀਂ ਜਾਏਗੀ
ਇਹ ਇਸ ਲਈ ਕਿਉਂ ਕਿ ਪੋਸਟ ਫਿਕਸ ਅੋਪਰੇਸ਼ਨ ਅੋਪਰੈਂਡ ਦੇ ਮੁਲਾਂਕਣ ਤੋਂ ਬਾਅਦ ਹੁੰਦਾ ਹੈ
ਜੇ ਅੋਪਰੇਸ਼ਨ a ਤੇ ਪਰਫੋਰਮ ਹੁੰਦਾ ਹੈ ਤਾਂ ਇਹ a ਦੀ ਮੌਜ਼ੂਦਾ ਵੈਲਯੂ ਤੇ ਪਰਫੋਰਮ ਹੋਵੇਗਾ
ਉਸ ਤੋਂ ਬਾਅਦ a ਦੀ ਵੈਲਯੂ ਵਧ ਜਾਂਦੀ ਹੈ
ਹੁਣ ਜੇ ਅਸੀਂ ਇਥੇ a ਦੀ ਵੈਲਯੂ ਵੇਖੀਏ ਤਾਂ ਇਹ 1 ਨੰਬਰ ਵੱਧ ਹੋਏਗੀ
ਅਸੀਂ ਦੁਬਾਰਾ a ਨੂੰ 1 ਨਾਲ ਇਨੀਸ਼ਿਲਾਈਜ਼ ਕਰਾਂਗੇ ਤਾਂ ਕਿ ਬਦਲਾਉ ਵੇਖ ਸਕੀਏ
ਹੁਣ ਅਸੀਂ ਪਰੀ ਫਿਕਸ ਇੰਕਰੀਮੈਂਟ ਅੋਪਰੇਟਰਸ ਤੇ ਆਵਾਂਗੇ
ਇਹ ਪ੍ਰਿੰਟਫ ਸਟੇਟਮੈਂਟ ਸਕਰੀਨ ਤੇ 2 ਪਰਿੰਟ ਕਰਦੀ ਹੈ
ਇਹ ਇਸ ਲਈ ਕਿਉਂ ਕਿ ਪਰੀਫਿਕਸ ਅੋਪਰੇਸ਼ਨ ਅੋਪਰੈਂਡ ਦੇ ਮੁਲਾਂਕਣ ਤੋਂ ਪਹਿਲਾਂ ਹੁੰਦਾ ਹੈ
ਇਸ ਲਈ a ਦੀ ਵੈਲਯੂ ਪਹਿਲਾਂ 1 ਤੋਂ ਵਧਾਉਂਦਾ ਹੈ ਅਤੇ ਫਿਰ ਇਹ ਪਰਿੰਟ ਹੋਵੇਗੀ
ਅਸੀਂ ਦੁਬਾਰਾ a ਦੀ ਵੈਲਯੂ ਪਰਿੰਟ ਕਰਾਂਗੇ ਇਹ ਵੇਖਣ ਲਈ ਕਿ ਇਸ ਵਿਚ ਹੋਰ ਕੋਈ ਬਦਲਾਉ ਨਹੀਂ ਹੈ
ਆਉ ਹੁਣ ਇਸ ਕੋਡ ਨੂੰ ਐਕਜ਼ੀਕਿਯੂਟ ਕਰਕੇ ਚੈਕ ਕਰਦੇ ਹਾਂ
ਮੈਂ ਹੇਠ ਲਿਖੀਆਂ ਲਾਈਨਾਂ ਕੋਮੈਂਟ ਕਰਾਂਗੀ
ਟਾਈਪ ਕਰੋ ਸੇਵ Saਤੇ ਕਲਿਕ ਕਰੋ
ਮੈਂ ਆਪਣੀ ਫਾਈਲ incrdecrਸੀ
ਨਾਮ ਨਾਲ ਸੇਵ ਕੀਤੀ ਹੈ
000329 000034 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ ਬੋਰਡ ਤੇ Ctrl Alt ਅਤੇ T ਬਟਨ ਇੱਕਠੇ ਦਬਾਉ
ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ ਜੀਸੀਸੀ ਸਪੇਸ ਇਨਕਰਡੇਕਰ ਡੋਟ c ਸਪੇਸ ਮਾਈਨਸ o ਸਪੇਸ ਆਈਐਨਸੀਆਰ ਅਤੇ ਐਂਟਰ ਦਬਾਉ
ਕੋਡ ਐਕਜ਼ੀਕਿਯੂਟ ਕਰਨ ਲਈ incr ਟਾਈਪ ਕਰਕੇ ਐਂਟਰ ਦਬਾਉ
ਸਕਰੀਨ ਤੇ ਆਉਟਪੁਟ ਨਜ਼ਰ ਆਏਗੀ
ਜਦ ਤੁਸੀਂ a ਪਰਿੰਟ ਕਰੋਗੇ ਤਾਂ ਇਹ ਆਉਟਪੁਟ ਹੋਏਗੀ
ਜਦ ਤੁਸੀਂ a ਪਰਿੰਟ ਕਰੋਗੇ ਤਾਂ ਇਹ ਆਉਟਪੁਟ ਹੋਏਗੀ
ਅਸੀਂ ਵੇਖ ਸਕਦੇ ਹਾਂ ਜਿਵੇਂ ਪਹਿਲਾਂ ਡਿਸਕਸ ਕੀਤਾ ਸੀ ਨਤੀਜਾ ਉਹੀ ਹੈ
ਹੁਣ ਬਾਕੀ ਕੋਡ ਤੇ ਵਾਪਸ ਆਉਂਦੇ ਹਾਂ
ਮੈਂ ਹੁਣ ਪੋਸਟਫਿਕਸ ਅਤੇ ਪਰੀਫਿਕਸ ਡਿਕਰੀਮੈਂਟ ਅੋਪਰੇਟਰਸ ਦਸਾਂਗੀ
ਮਲਟੀਲਾਈਨ ਕੋਮੈਂਟ ਹਟਾਉ ਇਥੋਂ ਅਤੇ ਇਥੋਂ
ਅਸੀਂ ਹੁਣ ਦੁਬਾਰਾ a ਨੂੰ 1 ਵੈਲਯੂ ਦਿਆਂਗੇ
ਜਿਵੇਂ ਪਹਿਲਾਂ ਦੱਸਿਆ ਗਿਆ ਹੈ ਇਹ ਪ੍ਰਿੰਟਫ ਸਟੇਟਮੈਂਟ 1 ਦੀ ਆਉਟਪੁਟ ਦਸੇਗੀ
ਏ ਦੇ ਮੁਲਾਂਕਣ ਤੋਂ ਬਾਅਦ A ਦੀ ਵੈਲਯੂ ਡਿਕਰੀਮੈਂਟ ਹੋ ਜਾਏਗੀ ਕਿਉਂਕਿ ਇਹ ਇਕ ਪੋਸਟ ਫਿਕਸ ਐਕਸਪਰੈਸ਼ਨ ਹੈ
ਅਗਲੀ ਸਟੇਟਮੈਂਟ a ਦੀ ਵੈਲਯੂ o ਪਰਿੰਟ ਕਰਦੀ ਹੈ A ਦੀ ਵੈਲਯੂ ਹੁਣ 1 ਤੋਂ ਡਿਕਰੀਮੈਂਟ ਹੋ ਗਈ ਹੈ
ਅਸੀਂ ਹੁਣ ਪਰੀਫਿਕਸ ਡਿਕਰੀਮੈਂਟ ਅੋਪਰੇਟਰ ਤੇ ਹਾਂ
ਇਸ ਪ੍ਰਿੰਟਫ ਸਟੇਟਮੈਂਟ ਦੀ ਆਉਟਪੁਟ 0 ਹੋਵੇਗੀ
ਕਿਉਂਕਿ ਇਹ ਇਕ ਪਰੀਫਿਕਸ ਅੋਪਰੇਸ਼ਨ ਹੈ
ਪਰੀਫਿਕਸ ਅੋਪਰੇਸ਼ਨ ਅੋਪਰੈਂਡ ਦੇ ਮੁਲਾਂਕਣ ਤੋਂ ਪਹਿਲਾਂ ਹੁੰਦਾ ਹੈ
ਇਸ ਪ੍ਰਿੰਟਫ ਸਟੇਟਮੈਂਟ ਦੀ ਆਉਟਪੁਟ 0 ਹੈ
a ਦੀ ਵੈਲਯੂ ਵਿਚ ਹੋਰ ਕੋਈ ਬਦਲਾਉ ਨਹੀਂ ਹੋਵੇਗਾ
ਟਾਈਪ ਕਰੋ ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟਸ ਕਲੋਜ਼ ਕਰੋ
ਸੇਵ ਤੇ ਕਲਿਕ ਕਰੋ
ਟਰਮਿਨਲ ਤੇ ਵਾਪਸ ਆਉ
ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ ਜੀਸੀਸੀ ਸਪੇਸ ਇਨਕਰਡੇਕਰ ਡੋਟ c ਸਪੇਸ ਮਾਈਨਸ o ਸਪੇਸ ਆਈਐਨਸੀਆਰ
ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ incr ਟਾਈਪ ਕਰੋ
ਐਂਟਰ ਦਬਾਉ
ਜਦ ਤੁਸੀਂ ਏ ਪਰਿੰਟ ਕਰੋਗੇ ਤਾਂ ਆਉਟਪੁਟ ਇਹ ਹੋਏਗੀ
ਜਦ ਤੁਸੀਂ a ਪਰਿੰਟ ਕਰੋਗੇ ਤਾਂ ਆਉਟਪੁਟ ਇਹ ਹੋਏਗੀ
ਅਸੀਂ ਵੇਖਿਆ ਕਿ ਕਿਵੇਂ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰ ਕੰਮ ਕਰਦੇ ਹਨ
ਜੇਕਰ ਅਸੀਂ ਇਸੇ ਪ੍ਰੋਗਰਾਮ ਨੂੰ C ਵਿਚ ਲਿਖਣਾ ਚਾਹੀਏ ਤਾਂ ਮੈਂ ਉੱਪਰ ਦਿਤੇ C ਕੋਡ ਵਿਚ ਕੁਝ ਬਦਲਾਉ ਕਰਾਂਗੀ
ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ
ਜਰੂਰੀ ਕੋਡ ਵਾਲੀ C ਫਾਈਲ ਇਥੇ ਹੈ
ਧਿਆਨ ਦੇਣਾ ਕਿ ਇਹ ਹੈਡਰ ਫਾਈਲ C ਦੇ ਹੈਡਰ ਨਾਲੋਂ ਅੱਲਗ ਹੈ
ਇਥੇ ਸਾਡੇ ਕੋਲ ਯੂਜ਼ਿੰਗ ਨੇਮਸਪੇਸ ਸਟੇਟਮੈਂਟ ਹੈ
ਇਹ ਵੀ ਧਿਆਨ ਦਿਉ ਕਿ C ਵਿਚ ਆਉਟਪੁਟ ਸਟੇਟਮੈਂਟ ਕਾਉਟ ਹੈ
ਇਹਨਾਂ ਦੋਨਾਂ ਵੱਖਰੇਵਿਆਂ ਤੋਂ ਇਲਾਵਾ ਦੋਨੋ ਕੋਡਸ ਕਾਫੀ ਸਿਮੀਲਰ ਹਨ
ਫਾਈਲ ਸੇਵ ਕਰੋ
ਫਾਈਲ ਐਕਸਟੈਨਸ਼ਨ cpp ਨਾਲ ਸੇਵ ਹੋਈ ਹੈ
ਆਉ ਕੋਡ ਕੰਪਾਇਲ ਕਰੀਏ
ਟਰਮਿਨਲ ਖੋਲ੍ਹੋ ਅਤੇ ਟਾਈਪ ਕਰੋ g ਸਪੇਸ ਇਨਕਰਡੇਕਰ ਡੋਟ ਸੀਪੀਪੀ ਸਪੇਸ ਮਾਈਨਸ o ਸਪੇਸ ਆਈਐਨਸੀਆਰ
ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ ਟਾਈਪ ਕਰੋ incr ਐਂਟਰ ਦਬਾਉ
ਸਕਰੀਨ ਤੇ ਆਉਟਪੁਟ ਨਜ਼ਰ ਆਏਗੀ ਅਸੀਂ ਵੇਖਦੇ ਹਾਂ ਕਿ ਆਉਟਪੁਟ C ਪ੍ਰੋਗਰਾਮ ਵਰਗਾ ਹੀ ਹੈ
ਸਾਡੇ ਕੋਲ ਹੁਣ ਟਾਈਪਕਾਸਟਿੰਗ ਦਾ ਕਨਸੈਪਟ ਹੈ
ਇਹ C ਅਤੇ C ਦੋਹਾਂ ਵਿਚ ਇਕੋ ਤਰੀਕੇ ਨਾਲ ਇੰਪਲੀਮੈਂਟ ਹੁੰਦਾ ਹੈ
ਇਕ ਟਾਈਪ ਦੇ ਵੈਰੀਏਬਲ ਨੂੰ ਦੁਜੇ ਟਾਈਪ ਵਿਚ ਚਲਾਉਣ ਲਈ ਟਾਈਪਕਾਸਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ
ਜਿਹੜਾ ਡਾਟਾ ਟਾਈਪ ਤੁਸੀਂ ਚਾਹੁੰਦੇ ਹੋ ਉਸਨੂੰ ਪੈਰੇਨਥੀਸਿਜ਼ ਵਿਚ ਐਨਕਲੋਜ਼ ਕਰ ਕੇ ਟਾਈਪਕਾਸਟਿੰਗ ਕੀਤੀ ਜਾਂਦੀ ਹੈ
ਇਹ ਕਾਸਟ ਉਹਨਾਂ ਵੈਰੀਏਬਲ ਅੱਗੇ ਲਾਉਂਦੇ ਹਨ ਜਿਸ ਨੂੰ ਤੁਸੀਂ ਕਾਸਟ ਕਰਨਾ ਚਾਹੁੰਦੇ ਹੋ
ਇਹ ਟਾਈਪਕਾਸਟ ਸਿਰਫ ਇਕ ਅੋਪਰੇਸ਼ਨ ਲਈ ਵੈਲਿਡ ਹੈ
ਹੁਣ ਇਕ ਸਿੰਗਲ ਅੋਪਰੇਸ਼ਨ ਵਿਚ a ਇਕ ਫਲੋਟ ਵੈਰੀਏਬਲ ਦੀ ਤਰ੍ਹਾਂ ਕੰਮ ਕਰੇਗਾ
ਇਥੇ ਇਕ ਉਦਾਹਰਣ ਹੈ ਜੋ ਮੈਂ ਪਹਿਲਾਂ ਹੀ ਤਿਆਰ ਕੀਤਾ ਹੈ
ਮੈਂ ਹੁਣ ਕੋਡ ਦਸਾਂਗੀ
ਪਹਿਲਾਂ ਅਸੀਂ ਵੈਰੀਏਬਲਸ a ਅਤੇ b ਨੂੰ ਇੰਟੀਜ਼ਰ ਅਤੇ c ਨੂੰ ਫਲੋਟ ਵੈਰੀਏਬਲ ਘੋਸ਼ਿਤ ਕਰਾਂਗੇ
a ਨੂੰ ਵੈਲਯੂ 5 ਦਿਤੀ ਗਈ ਹੈ
b ਨੂੰ ਵੈਲਯੂ 2 ਦਿਤੀ ਗਈ ਹੈ
ਅਸੀਂ a ਅਤੇ b ਤੇ ਅੋਪਰੇਸ਼ਨਸ ਪਰਫੋਰਮ ਕਰਾਂਗੇ
ਅਸੀਂ a ਨੂੰ b ਨਾਲ ਵਿਭਾਜਿਤ ਕਰਾਂਗੇ
ਵਿਭਾਜਨ ਦਾ ਨਤੀਜਾ c ਵਿਚ ਸਟੋਰ ਹੋਵੇਗਾ
2 ਡੈਸੀਮਲ ਪਲੇਸ ਰੱਖਣ ਲਈ ਅਸੀਂ1602f ਵਰਤ ਰਹੇ ਹਾਂ
ਐਕਸਪੈਕਟਡ ਨਤੀਜਾ 250 ਦੇ ਬਜਾਏ 200 ਡਿਸਪਲੈ ਹੋਏਗਾ
ਫਰਕੈਸ਼ਨਲ ਪਾਰਟ ਕੱਟ ਦਿਤਾ ਗਿਆ ਹੈ ਕਿਉਂਕਿ ਦੋਵੇਂ ਅੋਪਰੈਂਡਸ a ਅਤੇ b ਇੰਟੀਜ਼ਰਸ ਹਨ
ਮੂਲ ਵਿਭਾਜਨ ਪਰਫੋਰਮ ਕਰਨ ਲਈ ਇਕ ਅੋਪਰੈਂਡ ਨੂੰ ਟਾਈਪਕਾਸਟ ਫਲੋਟ ਕਰਨਾ ਹੋਏਗਾ
ਇਥੇ ਅਸੀਂ a ਨੂੰ ਟਾਈਪਕਾਸਟ ਫਲੋਟ ਕਰਾਂਗੇ
ਹੁਣ c ਵਿਚ ਮੂਲ ਵਿਭਾਜਨ ਦੀ ਵੈਲਯੂ ਹੈ
ਹੁਣ ਮੂਲ ਵਿਭਾਜਨ ਦਾ ਨਤੀਜਾ ਦਿੱਸੇਗਾ
ਨਤੀਜਾ 250 ਹੈ ਜਿਵੇਂ ਕਿ ਐਕਸਪੈਕਟਡ ਸੀ
ਟਾਈਪ ਕਰੋ ਰਿਟਰਨ 0 ਅਤੇ ਐਂਡਿੰਗ ਕਰਲੀ ਬਰੈਕਟਸ ਕਲੋਜ਼ ਕਰੋ
ਸੇਵ ਤੇ ਕਲਿਕ ਕਰੋ
ਫਾਈਲ c ਐਕਸਟੈਨਸ਼ਨ ਨਾਲ ਸੇਵ ਕਰੋ
ਮੈਂ ਆਪਣੀ ਫਾਈਲ typecastਸੀ ਨਾਮ ਨਾਲ ਸੇਵ ਕੀਤੀ ਹੈ
ਟਰਮਿਨਲ ਖੋਲੋ੍
ਕੰਪਾਇਲ ਕਰਨ ਲਈ ਟਾਈਪ ਕਰੋ ਜੀਸੀਸੀ ਸਪੇਸ ਟਾਈਪਕਾਸਟ ਡੋਟ c ਮਾਈਨਸ o ਸਪੇਸ ਟਾਈਪ
ਐਂਟਰ ਦਬਾਉ ਐਕਜ਼ੀਕਿਯੂਟ ਕਰਨ ਲਈ ਟਾਈਪ ਕਰੋ type ਐਂਟਰ ਦਬਾਉ ਸਕਰੀਨ ਤੇ ਆਉਟਪੁਟ ਨਜ਼ਰ ਆਏਗੀ
ਦੋਨੋ ਵੈਲਯੂਸ ਵੇਖ ਕੇ ਅਸੀਂ ਟਾਈਪਕਾਸਟਿੰਗ ਦੇ ਇਫੈਕਟਸ ਵੇਖਦੇ ਹਾਂ
ਆਉ ਹੁਣ ਇਸ ਟਯੂਟੋਰਿਅਲ ਨੂੰ ਸੰਖੇਪ ਕਰੀਏ
ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਨੂੰ ਕਿਵੇਂ ਵਰਤਨਾ ਹੈ
ਅਸੀਂ ਪੋਸਟ ਫਿਕਸ ਅਤੇ ਪਰੀਫਿਕਸ ਬਾਰੇ ਵੀ ਸਿੱਖਿਆ
ਨਾਲ ਹੀ ਅਸੀਂ ਟਾਈਪਕਾਸਟਿੰਗ ਬਾਰੇ ਅਤੇ ਉਸਨੂੰ ਵਰਤਨ ਬਾਰੇ ਵੀ ਸਿੱਖਿਆ
ਇਕ ਅਸਾਈਨਮੈਂਟ ਵਜੋਂ ਨੀਚੇ ਦਿਤੇ ਐਕਸਪਰੈਸ਼ਨ ਨੂੰ ਹਲ ਕਰਨ ਲਈ ਇਕ ਪ੍ਰੋਗਰਾਮ ਲਿਖੋ a ਡਿਵਾਈਡਿਡ ਬਾਈ b ਪਲੱਸ c ਡਿਵਾਈਡਿਡ ਬਾਈ d ਏ ਬੀ c ਅਤੇ d ਦੀਆਂ ਵੈਲਯੂਸ ਯੂਜ਼ਰ ਤੋਂ ਲੈਣੀਆਂ ਹਨ
ਮੂਲ ਵਿਭਾਜਨ ਨੂੰ ਪਰਫੋਰਮ ਕਰਨ ਲਈ ਟਾਈਪਕਾਸਟਿੰਗ ਦਾ ਇਸਤੇਮਾਲ ਕਰੋ
ਨੀਚੇ ਦੱਸੇ ਗਏ ਲਿੰਕ ਤੇ ਉਪਲੱਭਦ ਵੀਡੀਊ ਵੇਖੋ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਤੇ ਉਪਲੱਭਦ ਹੈ
ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ
ਆਈਆਈਟੀ ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ
ਸ਼ਾਮਲ ਹੋਣ ਲਈ ਧੰਨਵਾਦ